one thousand rupeestwo gb freeunlimited calling unlimited sms data freefree ਆਪਣੇ ਵੱਲੋਂ yes calling include month recharge problem solve

ਹੋਰ ਆਕਾਸ਼ ਜੀ ਹਾਲ ਚਾਲ ਏ ਬੜੇ busy ਲਗਦੇ ਓ ਅੱਜਕਲ੍ਹ

ਅਮ ਪਤਾ ਮੈਨੂੰ ਜਿਹੜਾ ਚਕਿਆ ਆਪ ਤੇ ਫੋਨ ਕਰਨਾ ਨੀ ਹੁੰਦਾ ਹਾਨੂੰ ਈ ਕਰਾਦੇ ਓ ਹਰ ਵਾਰੀ ਫੋਨ ਸੀਗਾ ਨਾ ਕੀਤਾ ਤੇ ਨਈ ਨਾ ਤੁਹਾਨੂੰ ਬਾਕੀ ਆਪਣੀ life ਤੋ ਫੁਰਸਤ ਮਿਲੇਗੀ ਤਾਂ ਨਾ

ਗੱਲ ਤਾਂ ਬਿਲਕੁਲ ਸਹੀ ਆ ਓ ਮੈ ਕਹਿਣਾ ਹੀਗਾ ਦੀਦੀ ਕੈਨੇਡਾ ਚਲਗੀ ਏ ਯਾਰ ਦੱਸਿਆ ਨੀ ਸਬ ਕੁਛ ਏਨਾ quick ਹੋਇਆ ਪਤਾ ਈ ਨਹੀ ਚੱਲਿਆ ਮਤਲਬ ਕਿ ਇਕ ਹਫ਼ਤੇ ਪਹਿਲੇ ਮਾਸੜ ਜੀ ਨੇ ਫਾਈਲ ਲਗਾਈ ਹੀਗੀ ਤੇ ਮਤਲਬ ਹਫ਼ਤੇ ਬਾਅਦ ਨਾਲ ਈ ਵੀਜ਼ਾ ਆ ਗਿਆ within two days ਚ ਚਲਗੇ ਦੀਦੀ ਹਾਂ ਮਾਸੜ ਜੀ ਨੇ ਕੁਛ ਨਾ ਆਪਣੇ requirement ਵਾਸਤੇ ਮੰਗਵਾਇਆ ਮਤਲਬ ਦੀਦੀ ਨੂੰ ਏਦਾ offer letter ਭੇਜ ਕੇ ਮਤਲਬ study base ਤੇ ਨਹੀ ਏਦਾਂ ਈ ਗਏ ਆ ਦੀਦੀ ਵੇਖੋ ਹੁਣ ਅਗਰ ਉਨ੍ਹਾਂ ਨੂੰ ਉੱਥੇ ਜਾ ਕੇ Work ਮਿਲ ਗਿਆ ਤੇ ਫਿਰ ਤਾ Easily ਲਈ

ਯਾਰ ਕੋਈ ਐਸਾ ਮੋਬਾਈਲ ਫੋਨ ਹੇਡੀ ਹੋਵੈ ਅੱਛਾ ਹੋਵੇ Easy ਚਲਾਨ ਚ ਕਿਉਕਿ ਨਾ ਮਮਾਂ ਵਾਸਤੇ ਚਾਹੀਦਾ ਤੁਹਾਨੂੰ ਪਤਾ ਹੁਣ ਦੀਦੀ ਚਲਗੇ ਆ ਤੇ technology ਕਿੰਨੀ enhance ਹੋ ਗਈ ਆ ਤੇ ਇਸੇ ਕਰਕੇ ਮਮਾਂ ਵਾਸਤੇ ਜਿਦਾ ਈ ਮਮਾਂ ਗੱਲ ਕਰਨਗੇ ਦੀਦੀ ਨਾਲ ਜਿਆਦਾ ਵੀਡਿਓ ਕਾਲ ਈ ਕਰਨਗੇ ਮੈ ਚਾਹਨੀ ਆ ਮਮਾਂ ਨੂੰ ਕੋਈ ਐਸਾ ਮੋਬਾਈਲ ਹੋਵੇ ਮਤਲਬ ਮਮਾਂ ਸੋਖਾ ਸਿਖ ਜਾਣ ਉਨੂੰ ਚਲਾਣਾ ਤੈਨੂੰ ਪਤਾ ਮੇਰੇ ਮਮਾਂ ਥੋੜੇ ਪੁਰਾਣੇ ਜੁਮਾਨੇ ਦੇ keypad ਆਲਾ ਫੋਨ ਰੱਖੀਦਾ ਹਜੇ ਵੀ ਉਨ੍ਹਾਂ ਨੇ ਉਨ੍ਹਾਂ ਨੂੰ ਬਿਲਕੁਲ ਨੀ ਲੈਣ-ਦੇਣ ਫੋਨ ਜਿਦਾ ਦਾ ਮਰਜੀ ਹੋਵੇ ਉਨ੍ਹਾਂ ਨੂੰ ਬਸ ਦੀਦੀ ਨਾਲ ਵੀਡੀਓ ਕਾਲ ਕਰਨੀਆ ਤੈਨੂੰ ਪਤਾ ਚੌਵੀ ਘੰਟੇ ਮੈ ਵੀ available ਨਹੀ ਹੁੰਦੀ ਘਰ ਕੀ ਮੈ ਉਨ੍ਹਾਂ ਨੂੰ ਵੀਡੀਓ ਕਾਲ ਕਰਵਾਂਦਾ ਤੇ ਇਸੇ ਕਰਕੇ ਕੋਈ ਐਸਾ ਫੋਨ ਚਾਹੀਦਾ ਜਿਹੜਾ ਮਮਾਂ ਵਾਸਤੇ easy ਹੋਵੇ use ਕਰਨ ਲਈ

ਮੈ ਤੈਨੂੰ ਕੀ ਬੋਲਿਆ ਕੀ ਮਮਾਂ ਨੂੰ ਕੋਈ ਐਸਾ ਫ਼ੋਨ ਚਾਹੀਦਾ ਜਿਹੜਾ easy to use ਹੋਵੇ iphone ਤੈਨੂੰ ਪਤਾ ਕਿੰਨਾ tough ਆ use ਕਰਨਾ ਹੁਣ ਜਿੰਦਾ ਕੀ ਉਦੇ home button ਵਗੈਰਾ ਕੁੱਛ ਵੀ ਨਹੀ ਆ ਇਧਰ ਦਾ ਹੁਣ ਤੇ ਮਮਾਂ ਨੂੰ ਪਤਾ ਕਿੰਨਾ ਏ ਮਮਾਂ, ਖੁੰਦਕ ਕ ਚ ਆ ਕੇ ਫ਼ੋਨ ਨਾ ਕੀਤੇ ਤੋੜ ਦੇਣ ਐਨਾ ਮਹਿੰਗਾ ਉਹ ਤੇ ਤੈਨੂੰ ਪਤਾ iphone ਦੀ ਜਿਹੜੀ ਬੈਟਰੀ ਐ ਜਲਦੀ ਹੋ ਜਾਂਦੀ ਆ ਖ਼ਤਮ ਉਸ ਤੋਂ ਬਾਅਦ ਦੋ ਚਾਰ ਦਿਨ ਤੈਨੂੰ ਪਤਾ ਈ ਹੈਗਾ ਕਿ iphone ਦਾ ਅਗਰ use ਕਰਨਾ ਤਾ ਬੜੇ ਤਰੀਕੇ ਨਾਲ ਕਰਨਾ ਪੈਦਾ ਮਾਸਾ ਜਿਨ੍ਹਾਂ ਥੱਲੇ ਡਿੱਗਿਆ ਨਹੀ ਤੇ ਖਰਚਾ ਤੇਰੇ ਸਾਹਮਣੇ ਸਿਰ ਤੇ ਚੜ੍ਹ ਜਾਦਾ

ਹਮ ਹਮ ਨਹੀ-ਨਹੀ ਮੈਨੂੰ ਦੱਸ

ਅਕਾਸ਼ ਗੱਲ ਪਤਾ ਕੀ ਹੈਗੀਆ ਮੈਨੂੰ ਏਦਾ ਲੱਗਦਾ ਕੀ ਮਮਾਂ ਵਾਸਤੇ ਨਾ iphone ਜਿਹੜਾ ਨਾ ਬੜਾ tough ਹੋਣਾ use ਕਰਨਾ ਜਿਦਾ ਕੀ ਤੂੰ ਦੇਖ ਸਕਣਾ ਸਾਡੇ ਵਾਸਤੇ ਕਿਸੇ ਟਾਈਮ ਬੜਾ tough ਹੋ ਜਾਦਾ use ਕਰਨਾ ਕਿਸੇ ਟਾਈਮ ਨਹੀ ਕੋਈ function ਪਤਾ ਚਲਦਾ ਉਹਦਾ ਕੀ use ਆ ਕੀ ਨਹੀ ਆ ਤੇ ਮੈ ਨਹੀ ਚਾਹੀਦੀ ਮੇਰੀ ਮਮਾਂ ਕਿਤੇ ਫ਼ੋਨ ਰੱਖਣਾ ਬੰਦ ਕਰ ਦੇਣ ਮਮਾਂ ਕਹਿਣ ਮੈ ਨਹੀ ਐਨੀ ਸਿਰ ਖਪਾਈ ਤੇ ਮੈ ਚਾਹਨੀ ਆ ਪਹਿਲੇ ਮੈ ਮਮਾਂ ਨੂੰ android ਤੋ ਸ਼ੁਰੂ ਕਰਾ ਪਹਿਲੇ ਮਮਾਂ ਅਗਰ android ਤੋ ਸ਼ੁਰੂ ਕਰਨਗੇ ਨਾ ਤੇ ਉਹਦੇ ਨਾਲ ਕੀ ਹੋਏਗਾ ਕੀ ਮਮਾਂ ਪਹਿਲੇ ਸਿੱਖਣਗੇ ਫ਼ੋਨ ਚਲਾਣਾ ਤੈਨੂੰ ਪਤਾ ਮਮਾਂ ਨੂੰ ਬਿਲਕੁਲ ਵੀ ਨਹੀ ਆਦਾ ਮੈ ਤੇਰੀ ਗੱਲ ਨਾਲ agree ਕਰਦੀ ਆ iphone ਬੜਾ ਅੱਛਾ ਫ਼ੋਨ ਆ ਉਹਦੇ tuch ਵੀ ਕਾਫ਼ੀ ਅੱਛੇ ਆ display ਵੀ ਕਾਫ਼ੀ ਅੱਛੇ ਆ ਲੇਕਿਨ ਤੂੰ ਇਹ ਨਹੀ ਸਮਝ ਰਿਹਾ ਨਾ ਕੇ ਮੇਰੀ ਮਮਾਂ ਵਾਸਤੇ ਬੜਾ ਓ ਨਾ ਹੋਚ-ਪੋਚ iphone ਚਲਾਣਾ

ਗੱਲ ਤੇ ਤੇਰੀ ਬਿਲਕੁੱਲ ਸਹੀ ਆ but ਮੈਨੂੰ ਯਾਰ ਕੋਈ ਅਗਰ ਨਜ਼ਰ ਚ ਤੈਨੂੰ ਪਤਾ ਕਿ ਕੋਈ android phone ਹੈਗਾ ਤਾ ਉਹਦੇ ਬਾਰੇ ਦੱਸ ਯਰ knowledge

ਕੇ ਜਿਸ ਦਿਨ ਇਹ ਡਿੱਗ ਗਿਆ ਨਾ ਉਸ ਦਿਨ ਮੈਂ ਟੁੱਟਣਾ ਬੜੀ ਗੰਦੀ ਤਰ੍ਹਾਂ ਐ ਪਤਾ ਨੀ ਕਿਊ ਮੈਨੂੰ ਨਾ ਇਕ ਵਾਰੀ ਮੈਂ mi use ਕੀਤੇ ਦਾ ਤੇ ਉਹ ਮਤਲਬ ਜਾਂ ਤੇ ਤੈਨੂੰ ਪਤਾ different ਵੀ ਹੁੰਦਾ ਹੈਗਾ ਹਰ version ਹਰ phone ਦਾ ਤੇ ਉਹ ਫੋਨ easily ਟੁੱਟ ਗਿਆ ਹਿਗਾ ਤੇ ਮੈਂ ਚਾਹਨੀ ਆ ਮੰਮਾ ਤੈਨੂੰ ਪਤਾ ਅਗਰ ਨਹੀਂ ਸੰਭਾਲਿਆ ਫੋਨ ਨਾ ਜਾਦਾ ਮੈਨੂੰ heavy ਫੋਨ ਚਾਹੀਦਾ ਨਿੱਕਾ ਜਾ ਫੋਨ ਚਾਹੀਦਾ ਕਿਊ ਕਿ ਪਤਲਾ ਜਾ ਫੋਨ ਚਾਹੀਦਾ ਕੀ ਜਿਹੜਾ ਮੇਰੀ ਮੰਮਾ daily base use ਕਰ ਸਕਣ ਤੇ ਮੰਮਾ ਅਗਰ ਲੈ ਕੇ ਵੀ ਜਾਂਦੇ ਕਿਤੇ ਤੇ ਮੈਨੂੰ ਭਾਰਾ ਨਾ ਮਹਿਸੂਸ ਹੋਏ ਕੇ ਮੈਂ ਭਾਰ ਚੁਕਿਆ ਆ ਬਲਕਿ ਮੰਮਾ as a ਇਹਦਾ ਲੈ ਕੇ ਜਾਣ ਜਿਹਦਾ ਕੇ simple ਮੰਮਾ ਆਪਣਾ bag pack ਕਰਦੇ ਆ ਹਲਕਾ ਜਾ ਫੋਨ ਵੀ ਵਿਚ ਸੁੱਟ ਤਾ ਗੱਲ ਤਾ ਤੇਰੀ ਬਿਲਕੁਲ ਸਹੀ ਆ ਲੇਕਿਨ ਮੈਨੂੰ ਸੁਣਨ ਚ ਆਇਆ ਕੇ ਜਿਹੜਾ vivo ਦਾ ਫੋਨ ਆ ਉਹ ਬੜੇ sliding ਬਿਲਕੁਲ ਬਰੀਕ ਨਾਲੇ ਉਹਨਾਂ ਦੀ quality ਬੜੀ ਅੱਛੀ camera quality ਬੜੀ ਅੱਛੀ

i phone ਸਿਰਫ ਦੇਖਣ ਚ ਦੇਖਿਆ ਜਾਵੇ ਕਾਫੀ ਉਹ ਹੋ ਸਕਦਾ ਹੈਗਾ ਕੀ ਮਹਿੰਗਾ ਹੈਗਾ ਤੇ ਜਾਂ ਉਹਦੇ ਚ feature ਬੜੇ ਜਾਦਾ ਕਿਊ ਕਿਊ ਕਿ ਸਿਰਫ ਉਹਦੀ security ਵਾਸਤੇ ਤਾਂ ਕਰ ਕੇ ਲੋਕੀ i phone ਸਾਰੇ ਰੱਖਦੇ ਆ ਲੇਕਿਨ ਜੇ ਅਗਰ ਤੂੰ ਉਸਦੀ security ਨਹੀਂ ਦੇਖਣੀ ਜੇ ਤੂੰ simple ਚੀਜ਼ ਦੇਖਣੀ ਆ ਨਾ ਫਿਰ ਜਿਆਦਾਤਰ ਲੋਕ android ਹੀ offer ਕਰਦੇ ਕਿਉਕਿ android ਚ ਕਾਫੀ ਜ਼ਿਆਦਾ features ਹੁੰਦੇ ਹੈਗੇ ਆ ਤੇ ਅਕਾਸ਼ ਮੇਰੀ ਗੱਲ ਸੁਣ ਜਿਹਦਾ anroid phone ਲੈਣੇ ਆ ਤੇ ਕੋਈ ਹੈ ਸਾਡੇ ਪਠਾਨਕੋਟ ਮਾਰਕੀਟ ਚ ਜਿਥੇ ਸਾਨੂੰ ਮੋਬਾਈਲ ਥੋੜਾ ਅੱਛਾ ਮਿਲਜੇ

ਅੱਛਾ ਤੇ ਮੈਂ ਇੱਕ ਚੀਜ਼ ਹੋਰ ਪੁੱਛਣੀ ਹਿਗੀ ਤੇਰੇ ਕੋਲੋਂ ਇਕ ਤੁਹਾਡਾ ਇੱਥੇ mobile hut ਹੈਗਾ ਨਾ ਗਾਂਧੀ ਚੌਂਕ

but ਫਾਇਦਾ ਇਹ ਆ ਨਾ ਕੇ ਤੂੰ ਖੁਦ੍ਹ ਸੋਚ ਕੇ ਬੰਦਾ down ਸਿੱਧਾ ਪੈਸੇ ਦਏਗਾ ਤੇ ਬੰਦਾ ਅਗਰ ਨਹੀਂ afforad ਕਰਨ ਵਾਲਾ ਹੋਏਗਾ ਤਾਂ ਉਹਨੂੰ ਉਹ ਵੀ problem ਆਂਦੀ ਆ ਨਾ ਤੂੰ ਅਗਰ ਤੇਰੇ according ਤੈਨੂੰ ਲੱਗਦਾ ਦੀਦੀ ਚਲੈ ਤੇ ਦੀਦੀ ਸਿਧੇ ਮਾਲਾਮਾਲ ਹੋਗੀ ਆ but ਇਹ ਵੀ ਦੇਖ ਨਾ ਉਹ just ਗਈ ਆ ਹਜੇ ਤੇ ਹਜੇ ਸਗੋਂ ਹਾਨੂੰ ਉਹਨੂੰ ਪੈਸੇ ਪੇਜਣੇ ਹੈਗੇ ਆ ਹਜੇ ਪੈਸੇ ਦੀ ਜਰੂਰਤ ਹੇਗੀ ਆ ਤੇ ਜੇ ਮੈਂ ਮੰਮਾ ਨੂੰ ਇਹਦਾ ਹੀ ਫੋਨ ਲੈਦਾ ਗੀ ਕੱਠਾ ਪੰਦਰਾਂ ਸੋਲ੍ਹਾ ਹਜਾਰ ਦਾ ਤੈਨੂੰ ਅੱਜ ਕੱਲ ਜਿਹੜੇ five g ਫੋਨ ਆ ਰਹੇ ਆ ਉਹ ਪੰਦਰਾਂ ਸੋਲ੍ਹਾ ਹਜਾਰ ਤੋਂ ਥੱਲੇ ਨਹੀਂ ਆ ਰਹੇ

diffrent different mode ਵਾਸਤੇ ਫੋਨ ਰੱਖੇਦਾ ਜੇ ਤੂੰ ਗੱਲ ਕਰੇਗਾ ਸੁਣਨਾ ਤੇ ਉਹਦੇ ਵਾਸਤੇ ਉਹਨਾਂ ਵੱਖਰਾ ਫੋਨ launch ਕਰ ਦਿੱਤਾ ਦਾ ਜੇ ਤੂੰ ਇਹਦਾ reels ਵਗੈਰਾ ਬਨਾਨੀਆ videos ਬਨਾਨੀਆ vlogging ਵਾਸਤੇ ਵੱਖਰਾ ਹੈਗਾ ਆ ਅਗਰ ਤੂੰ ਜ਼ਿਆਦਾ ਸ਼ੋਕੀਨ ਰੱਖਣਾ gaming ਖੇਲਣ ਦਾ gaming ਵਾਸਤੇ ਵੱਖਰਾ ਐ ਕਿਊ ਕਿ ਮੈਂ ਵੀ plan ਕਰਦੀ ਪਈ ਹੀ ਕੇ gaming ਲੈਣਾ ਲੇਕਿਨ gaming phone ਦੀ starting range ਚਲ ਰਹੀ ਆ ਪੱਚੀ ਹਜ਼ਾਰ ਲੇਕਿਨ ਜੋ ਸਭ ਤੋਂ best gaming phone ਹੇਗਾ ਲੇਕਿਨ ਅਗਰ ਫੋਨ ਲੈਣਾ ਨਾ ਬੰਦੇ ਨੇ best ਕਿਉਕਿ price ਵੀ ਉਹਨਾਂ ਹੀ ਵੱਧਦਾ ਹੈਗਾ ਤੂੰ ਖੁਦ੍ਹ ਸੋਚ i phone ਤੂੰ ਕਹਿਨਾ ਕਿ best ਹੈਗਾ ਲੇਕਿਨ ਅਗਰ features ਕਰ ਕੇ price ਵੀ ਤਾਂ ਦੇਖ ਨਾ ਕਿਥੇ ਜਾ ਰਿਹਾ ਹੈਗਾ ਤੇ ਉਸੇ ਸਾਬ ਨਾਲ ਫਿਰ anroid phone ਜਿਹੜਾ ਹੇਗਾ ਉਹ affordable ਹੇਗਾ ਲੇਕਿਨ ਹੁਣ ਉਹਦੇ ਵੀ prices i phone ਨੂੰ ਟੱਕਰ ਦਏ ਕਰ ਦੇ ਇਸ time ਤੇ

ਜਿਹਨੂੰ ਕਿਹ ਚੀਜ਼ ਦਾ ਬੜਾ ਡਰ ਹੋਏ ਕਿ ਇਹ ਚੀਜ਼ leak ਨਾ ਹੋਜੇ like security ਚੀਜ਼ ਵਾਸਤੇ ਜਿਹਦਾ ਵੱਡੇ ਵੱਡੇ celebrity ਕਿਊ ਰੱਖਦੇ ਆ i phone ਕੇ ਉਹਨਾਂ ਦੇ ਜਿਹੜੇ payment ਵਗੈਰਾ ਆਂਦੇ ਆ ਕੋਈ ਵੀ ਚੀਜ਼ ਹੇਗੀ ਆ ਉਹ leak ਨਾ ਹੋਵੇ ਮਤਲਬ hack ਨਾ ਹੋਵੇ ਜਿਹਦਾ ਤੈਨੂੰ ਪਤਾ ਅੱਜ ਕੱਲ ਫੋਨ ਵੀ hack ਹੁੰਦੇ ਹੈਗੇ ਆ ਕੁਝ ਜੋ anroid phone easily hack ਹੋ ਜਾਂਦੇ ਹੈਗੇ ਆ ਲੇਕਿਨ ਜਿਹੜੇ i phone ਹੈਗੇ ਆ ਉਹ hack ਨਹੀਂ ਹੁੰਦੇ ਨਾ ਉਹਦੇ ਚ ਕੋਈ virus ਆਂਦਾ ਕਿਊ ਕਿਉਕਿ ਉਹਦੇ ਵਿਚ ਜਿਹਨੇ ਵੀ app ਉਹਦੇ ਵਿਚ ਦੇਖੇਗਾ ਨਾ ਉਹੀ app ਦੇਖੇਗਾ ਜਿਹੜੇ legal ਹੋਣਗੇ i phone ਚ inleggal apps ਨਹੀਂ ਆਂਦੇ ਤੂੰ anroid ਚ ਦੇਖੇਗਾ anroid ਜਿਹੜੇ inlegal apps ਆ ਜਾਂਦੇ ਬਿਲਕੁਲ ਸਹੀ ਗੱਲ ਕਹੀ ਤੁਹੀ ਚੱਲ i phone ਫਿਰ ਮੈਂ ਮੰਮਾ ਨੂੰ ਉਦੋਂ ਲੈ ਕੇ ਦੇਵਾਂਗੀ ਜਦੋ ਮੈਂ ਬਾਹਰ ਜਾਵਾਗੀ ਫਿਲਹਾਲ ਮੈਨੂੰ ਇਹੀ ਹੈਗਾ ਮੰਮਾ ਨੂੰ ਦੀਦੀ ਵਾਸਤੇ video call ਕਰਨ ਵਾਸਤੇ ਫੋਨ ਚਾਹੀਦਾ ਕਿਊ ਨਾ ਅਸੀ ਮਿਲ ਕੇ ਮੰਮਾ ਵਾਸਤੇ ਫੋਨ ਲੈਣ ਚਲੀਏ

free ਫਿਰ ਕਲ ਚਲੀਏ ਫੋਨ ਲੈਣ ਵਾਸਤੇ ਪਤਾ ਕੀ ਮੰਮਾ ਨੂੰ ਬੜੀ ਦੀਦੀ ਦੀ ਯਾਦ ਆ ਰਹੀ ਸੀ ਮੰਮਾ ਕਹਿ ਰਹੇ ਸੀ ਕੇ ਦੀਦੀ ਨਾਲ video call ਕਰਵਾ ਦੇ ਤੇ ਹੁਣ ਮੈਨੂੰ ਇਹ ਸੀ ਕੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤੇ ਹੁਨੀ ਆ ਫਿਰ ਮੈਂ ਚਾਹਨੀ ਆ ਕੇ ਮੰਮਾ ਨੂੰ ਇਕ ਗਿਫ਼੍ਟ ਦਾ ਗਿਫਟ ਮਿਲਜੇ ਤੇ ਮੰਮਾ ਫੋਨ ਵੀ use ਕਰਨਾ ਸਿੱਖ ਜਾਣ ਗੇ ਤੇ ਜਦੋ ਦੀਦੀ i phone ਭੇਜਣ ਗੇ ਤੇ ਮੰਮਾ ਨੂੰ ਉਦੋਂ ਤੱਕ ਫੋਨ ਚਲਾਉਣ ਦੀ habit ਵੀ ਹੋਜੇਗੀ ਨਾ ਕਮ ਸੇ ਕਮ ਇਸੇ ਕਰ ਕੇ ਫਿਰ ਮੈਂ ਮੰਮਾ ਨੂੰ anroid phone ਲੈ ਕੇ ਦੇ ਰਹੀ ਆ ਠੀਕ ਐ ਤੇ ਫਿਰ ਅੱਸੀ ਮਿਲ ਕੇ ਮਿਲ ਕੇ ਮੈਂ ਸੋਚ ਰਹੀ ਆ ਪਹਿਲੇ ਨਾ ਸਾਰੀ ਜਗ੍ਹਾ ਘੁੰਮ ਲਈਏ ਘੁੰਮ ਕੇ ਇਕ ਸਰਵੇ ਕਰ ਲਈਏ ਸਾਨੂੰ ਕਿਥੋਂ ਫੋਨ ਕਿਹੜਾ ਵਾਲਾ ਫੋਨ ਕਿਦਾਂ quality ਦਾ best ਮਿਲਦਾ ਕਿਹੜਾ ਜਾਦਾ ਸਹੀ ਆ comperision ਕਰ ਕੇ ਫਿਰ ਅਹੀ ਫੋਨ ਖ੍ਰੀਦਾ ਗੇ ਠੀਕ ਐ ਕਾਸ਼ ਚਲ ਫਿਰ bye bye

ਹਾਂਜੀ sirsir ਅਸੀਂ ਤੁਹਾਨੂੰ ਸੁਨ ਪਾ ਰਹੇ ਆ ਕਿ ਤੁਸੀਂ ਸਾਨੂੰ ਸੁਨ ਪਾ ਰਹੇ ਹੋ sir ਜੇ ਤੁਸੀਂ ਸੁਨ ਨਹੀਂ ਪਾ ਰਹੇ ਹੋ ਥੋੜੀ ਦੂਰ ਜਾ ਕੇ ਗੱਲ ਕਰਿਯੋ ਸ਼ਾਇਦ ਤੁਹਾਡਾ signal ਠੀਕ ਨਹੀਂ ਆ ਰਿਹਾ ਸਤਿ ਸ੍ਰੀ ਅਕਾਲ sir ਮੇਰਾ ਨਾਮ ਅਨਾਮਿਕ ਹੈ ਜੱਸੀ couriercourierservice ਵਿਚ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਆ sir ਤੁਹਾਡੇ ਹਨ ਮਾੜੇ experience ਵਾਸਤੇ ਅਸੀਂ ਮਾਫੀ ਚਹੁਣੇ ਆ ਤੁਹਾਡੀ ਮਦਦ ਕਰਨ ਦੇ ਵਾਸਤੇ ਮੈਂ ਤੁਹਾਡਾ ਨਾਮ ਜਾਨਣਾ ਪਾਊਗਾ ਮੈਨੂੰ ਕੀ ਮੈਂ ਤੁਹਾਡਾ ਨਾ ਜਾਂ ਸਕਦੀ ਆ ਜ਼ੁਲਫ਼ੀਕ਼ਰ ਜੀ ਕੀ ਤੁਸੀਂ ਮੈਨੂੰ ਆਪਣੇ spelling ਦੱਸ ਸਕਦੇ ਊ ਜ਼ੁਲਫ਼ੀਕ਼ਰ ਜੀ ਕੀ ਮਈ ਤੁਹਾਡੇ ਤੋਂ ਤੁਹਾਡਾ number ਜਾਣ ਸਕਦੀ ਆ ਧੰਨਵਾਦ ਕਿ ਮੈਂ ਤੁਹਾਡੇ ਤੋਂ ਤੁਹਾਡਾ couriernumber ਜਾਂ ਸਕਦੀ ਆ thankyousir ਮੈਨੂੰ ਥੋੜਾ ਜੇਹਾ ਦਿਓਗੇ sir ਤੁਸੀਂ ਪ੍ਰੇਸ਼ਾਨ ਨਾ ਹੋਇਆ ਮੈਂ ਹੁਣਿ ਦਸਦੀ ਆ exactproblem ਕਿ ਹੋ ਰਹੀ ਆ side ਤੋਂ ਮੇਹਰਬਾਨੀ ਕਰਕੇ ਥੋੜਾ ਜੇਹਾ ਇੰਤਜ਼ਾਰ ਕਰੋ sir ਤੁਹਾਡਾ parcel ਆਇਆ ਸੀ mumbai ਤੋਂ right sir ਓਹਦੇ ਵਿਚ ਕੁਛ ਇੱਦਾਂ ਦੀ medicines ਸਿਗੀਆਂ ਜਿਹਨੂੰ ਬਿਨਾ prescription ਦੇ ਨਹੀਂ send ਕੀਤਾ ਜਾ ਸਕਦਾ ਏ ਇਸ ਕਰਕੇ ਤੁਹਾਡਾ parcel ਰੋਕ ਲਿੱਤਾ ਗਿਆ ਸੀ sir ਤੁਸੀਂ ਸੁਨ ਪਾ ਰਹੇ ਊ sir ਓਹਦੇ parcel ਵਿਚ ਕੁਛ ਇੱਦਾਂ ਦੀ medicines ਸਿਗੀਆਂ ਜਿਹਨੂੰ ਬਿਨਾ prescription ਦੇ ਨਹੀਂ send ਕੀਤਾ ਜਾ ਸਕਦਾ ਏ ਇਸ ਕਰਕੇ ਤੁਹਾਡਾ parcel ਰੋਕ ਲਿੱਤਾ ਗਿਆ ਸੀ Sir, Iamreallysorry ਪਰ ਤੁਹਾਡੇ sender ਨੇ ਕੋਈ ਵੀ prescriptionattach ਨਹੀਂ ਕੀਤੀ ਹੈ ਜਿਸ ਕਰਕੇ ਤੁਹਾਡਾ parcel ਰੋਕ ਲਿਆ ਗਿਆ ਸੀ sir ਮੈਂ ਤੁਹਾਡੇ ਤੋਂ ਮਾਫੀ ਚਾਹੁਣੀ ਆ ਪਰ ਮੈਂ ਤੁਹਾਨੂੰ ਇੱਕ ਹੀ ਵਾਰੀ ਵਿਚ ਦਾਸ ਦਿੱਤਾ ਹੈ ਮੈਨੂੰ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਤੁਹਾਡੀ ਕਿਹੜੇ ਨਾਲ ਗੱਲ ਹੋਈ ਸੀ ਪਰ ਮੈਂ ਆਪਣੀ company ਦੇ ਵੱਲੋਂ ਤੁਹਾਡੇ ਤੋਂ ਮਾਫੀ ਮੰਗਦੀ ਆ sir ਤੁਹਾਨੂੰ prescription ਲੈ ਕੇ ਸਾਡੇ office ਵਿਚ ਆਣਾ ਪਾਊਗਾ ਓਥੇ ਹੀ ਤੁਹਾਨੂੰ ਤੁਹਾਡਾ courierhandtohand ਦੇ ਦਿੱਤਾ ਜੋਗਾ ਸਾਡੇ officetiming ਹੈਗੇ ਆ ਸਵੇਰੇ ਦਸ ਵਜੇ ਤੋਂ ਸ਼ਾਮੀ ਚਾਰ ਵਜੇ ਤਕ ਹਾਂਜੀ ਹਾਂਜੀ ਓਹੀ ਆ universityroad ਤੁਸੀਂ ਓਥੇ ਜਾ ਕੇ lostandfounddepartment ਵਿਚ Mr. SKDesai ਨਾਲ ਮਿਲ ਸਕਦੇ ਊ ਔਰ ਓਹਨਾ ਕੋਲੋਂ ਗੱਲ ਕਰ ਸਕਦੇ ਊ thankyousomuchsir ਹੋਰ ਕਿਸ ਤਰ੍ਹਾਂ ਦੀ ਮਦਦ ਕਰ ਸਕਦੀ ਆ ਤੁਹਾਡੀ sir ਅਸੀਂ ਤੁਹਾਡੇ ਤੋਂ ਮਾਫੀ ਚਹੁਣੇ ਓ ਫੇਰ ਤੋਂ ਪਰ ਜੇ ਤੁਸੀਂ complaint ਕਰਨਾ ਚਹੁਣੇ ਊ ਤਾ ਤੁਸੀਂ complaint ਕਰ ਸਕਦੇ ਊ ਸਾਡੀ email ID ਹੈ

fivefivefive ਅਹ sir ਕੀ ਮੈਂ ਤੁਹਾਡੀ ਕੋਈ ਹੋਰ ਤਰ੍ਹਾਂ ਦੀ ਮਦਦ ਕਰ ਸਕਦੀ ਆ? sir ਇਸ is ਤੋਂ ਬਾਅਦ ਤੁਹਾਨੂੰ ਇਕ feedback ਮੰਗਿਆ ਜੋਗਾ ਇੱਕ ਮੰਗਿਆ ਜੋਗਾ feedback ਦੇ ਦਿਓ ਜੇ ਇੱਕ ਸਭ ਤੋਂ ਖਰਾਬ ਵਾਸਤੇ ਹੋਰ ਪੰਜ ਸਭ ਤੋਂ ਵੜਿਆ ਵਾਸਤੇ ਬਚਪਨ ਵਿੱਚ ਹੀ ਵੈੱਲ ਚ ਪੜ੍ਹਨਾ ਬਚਪਨ ਵਿੱਚ ਹੀ ਵੈੱਲ ਚ ਪੜ੍ਹਨਾ ਬਹੁਤ ਪਸੰਦ ਸੀ ਜਦੋ ਓ ਤਿਨ ਸਾਲਾਂ ਦਾ ਸੀ ਤਾ ਉਸ ਦੀ ਮਾਂ ਨੇ ਘਰ ਘਰ ਜਾ ਕੇ ਕਿਤਾਬਾਂ ਵੇਚਣ ਵਾਲੇ ਤੋਂ ਇਕ ਵਲਡ ਬੁਕ ਐਨ

ਪਰ ਵੇਲਜ਼ ਨੂੰ ਜਲਦੀ ਹੀ ਪਤਾ ਲਗ ਗਿਆ ਕੇ ਵਲਡ ਬੁੱਕ ਵਿਚ ਕਮੀਆਂ ਸਨ ਇਸ ਨਾਲ ਹੀ ਕੋਈ ਫਰਕ ਨਹੀਂ ਪੈਂਦਾ ਜਾ ਕਦੇ ਕੀਨੀਆ ਸਨ ਇਸ ਵਿਚ ਹੋਰ ਵੀ ਬੋਹੋਤ ਸਾਰੀਆਂ ਸਾਰੀਆਂ ਚੀਜ਼ ਸਨ ਜੋ ਅਸਲ ਵਿਚ ਨਹੀਂ ਸਨ

ਓਦੋ ਦਸਿਆ ਜਿਥੇ ਓਹਨਾ ਉਸ ਨੇ ਬੜੇ ਬ੍ਰਾਟੇਨਿਕ੍ਸਆਓ ਤੇ ਵਲਡ ਬੁੱਕ ਇੰਸਿਕਲੋ ਦੇ ਬਾਰੇ ਰੀਝ ਕੀਤੇ ਸਨ ਵੈਲਜ਼ ਦੇ ਗ੍ਰੇਟਨ ਵਿਚ ਸਿਰਫ ਚਾਰ ਹੋਰ ਬੱਚੇ ਸਨ ਇਸ ਲਈ ਸਕੂਲ ਨੇ ਚੋਥੀ ਜਮਾਤ ਦੇ ਵਿਦਿਆਰਥੀਆਂ ਤੇ ਪੰਜਵੀ ਤੋਂ ਅੱਠਵੀ ਜਮਾਤ ਦੇ ਵਿਦਿਆਰਥੀਆਂ ਨੂੰ ਇਕੱਠਿਆਂ ਕੀਤਾ ਬਾਲਗ ਹੋਣ ਦੇ ਨਾਤੇ ਨਾਤੇ ਵੈਲਜ਼ ਨੇ ਸਕੂਲ ਦੇ ਸਰਕਾਰੀ ਵੇਹਵਾਰ ਦੀ ਤਿੱਖੀ ਆਲੋਚਨਾ ਕੀਤੀ ਕੈਰੀਅਰ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਓਹਨਾ ਨੇ ਦੋ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਪਰ ਆਪਣੀ ਪੀ. ਐਚ. ਡੀ. ਦੀ ਡਿਗਰੀ ਨੂੰ ਪੂਰਾ ਕਰਨ ਤੋਂ ਪਹਿਲਾ ਉਹਨਾਂ ਨੇ ਨੌਕਰੀ ਛੱਡ ਦਿੱਤੀ ਨੌਕਰੀ ਛੱਡਣ ਦਾ ਕਾਰਨ ਸ਼ਕਸੀਕਾਗੋ ਵਿਚ ਫਾਇਨਾਂਸ ਦੀ ਨੌਕਰੀ ਲੈਣਾ ਸੀ ਜਿਥੇ ਬਾਦ ਵਿਚ ਉਸਨੇ ਉਸਨੇ ਉਸ ਫਰਮ ਵਿਚ ਸੂਰਜਮੁਖੀ ਦੇ ਤੋਰ ਤੇ ਕੰਮ ਕੀਤਾ ਵੈਲਜ਼ ਦਾ ਆਪਣੇ ਬਾਰੇ ਕਹਿੰਦੇ ਹਨ ਕਿ ਓਹਨਾ ਨੂੰ ਬਚਪਨ ਤੋਂ ਹੀ ਇੰਟਰਨੇਟ ਨੂੰ ਵਰਤਣ ਵਿਚ ਬੋਹੋਤ ਦਿਲਚਸਪੀ ਸੀ ਅਤੇ ਵੇ ਵੇਹਲੇ ਸਮੇਂ ਵਿਚ ਓ ਕੰਪਿਊਟਰ ਦੇ ਕੋਡ ਲਿਖਦੇ ਰਹਿੰਦੇ ਸਨ ਅਲਗਾਮਾ ਵਿਚ ਆਪਣੀ ਪੜ੍ਹਾਈ ਦੇ ਦੌਰਾਨ ਉਹ ਇਕ ਮੁਲਟਿਊਜਰ ਜੋਈਨ ਤੇ ਜੋਇਨਜ ਐਮ ਯੂ ਪੀ ਇਕ ਕਿਸਮ ਦੀ ਵਰਚੁਅਲ ਰੋਲੇ ਪਲੇਗੇਮ ਵਿਚ ਉਹ ਇਕ ਜਨੂੰਨੀ ਖਿਲਾੜੀ ਬਣ ਗਿਆ ਸੀ ਤੇ ਇਸ ਤਰਾਹ ਉਸ ਨੇ ਕੰਪਿਊਟਰ ਇੰਟਰਨੇਟ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 ਦੀ ਸ਼ਾਨਦਾਰ ਸਫਲ ਸ਼ੁਰੂਵਾਤੀ ਚਿੰਤਕ ਪੈਸ਼ਕਾਸ਼ ਤੋਂ ਪ੍ਰੇਰਿਤ ਹੋ ਕੇ ਅਤੇ ਵੇਆਜ ਦਰ ਅਤੇ ਵਿਦੇਸ਼ੀ ਮੁਦਰਾ ਦੇ ਉਤਰਾਓ ਚੜ੍ਹਾਓ ਬਾਰੇ ਕਲਾਸ ਲਗਾਉਣ ਦੁਆਰਾ ਪੂੰਜੀ ਚੱਕੀ ਕਰਕੇ ਵੈਲਜ਼ ਨੇ ਵਿੱਤੀ ਵਪਾਰ ਦੇ ਖੇਤਰ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਇੰਟਰਨੇਟ ਦੇ ਊਧਮ ਊਧਮ ਕਰਨ ਲਗਾ ਉਨੀ ਸੌ ਛਿਆਨਵੇਂ ਵਿਚ ਉਸਨੇ ਅਤੇ ਉਸਦੇ ਦੋ ਸਾਥੀਆਂ ਨੇ ਮਿਲਕੇ ਡੋਮਿਸ ਦੀ ਸਥਾਪਨਾ ਕੀਤੀ ਨੁਪੋਡਿਯਾ ਅਤੇ ਵਿਕੀਪੀਡੀਆ ਦੀ ਸ਼ੁਰੂਵਾਤ ਡੋਮਸ ਨੇ ਉਸ ਸਮੇਂ ਪੈਸਾ ਕਮਾਉਣ ਲਈ ਸੰਗਰਸ਼ ਕੀਤਾ ਸੀ ਇਸ ਨੇ ਵੈਲਜ਼ ਨੂੰ ਵਧੇਰੇ ਜੋਸ਼ ਨਾਲ ਐਕਹਾਲੀਂਨ ਇੰਨਸਇਕਲੋ ਪੀਡੀਆਂ ਨੂੰ ਅਗੇ ਵਧਾਉਣ ਲਈ Fund ਮੋਹਿਆ ਕਰਵਾਇਆ ਉੱਨੀ ਸੌ ਬਾਨਵੇ ਉੱਨੀ ਸੌ ਨੱਬੇ ਦੀ ਸ਼ੁਰੂਆਤ ਵਿਚ ਓਬਜੇਕ੍ਟ ਵੀ ਵਿਵਾਦ ਦੇ ਫਲ ਫਲਸਲੇ ਨੂੰ ਮਰਕਟ ਇਕ ਵਿਚਾਰਿਆ ਵਿਚਾਰ ਵਟਾਂਦਰੇ ਦੇਸ਼ ਨੂੰ ਦਾ ਸੰਚਾਲਨ

ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਮਾਣਤ ਅਕ ਅਕੈਡਮਿਕ ਦੀ ਭਾਲ ਭਾਲ ਕਰਨ ਤੋਂ ਬਾਦ ਵੈਲਜ਼ ਨੇ ਸੈਂਸਰ ਨੂੰ ਨੌਕਰੀ ਦਿੱਤੀ ਮਾਰਚ ਦੋ ਹਾਜ਼ਰ ਵੇਚਨ ਇੰਪੁੜੀਆਂ ਇਕ ਪਿਆਰ ਵਿਊ ਸਕੈਂਦੋਪੀਡੀਆਂ Open Content ਸਕਲਾਇਲੋਰੀਆਂ ਦੀ ਸ਼ੁਰੂਆਤ ਕੀਤੀ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

ਸੀ ਪਾ ਮਾਰਟਨ ਤੇ ਇਕ ਅਨੁਪਉੱਡੀਆਂ ਲੇਖ ਲਿਖਣ ਦੀ ਕੋਸ਼ਿਸ਼ ਨੂੰ ਯਾਦ ਕੀਤਾ ਪਰੰਤੂ ਉਹ ਵਿਤਕ Professor ਨੂੰ ਆਪਣਾ ਪਹਿਲਾ ਜਿਹੜਾ ਜਿਹੜਾ ਜਮਾਂ ਕਰਾਉਣ ਕਰਨ ਤੋਂ ਬਾਦ ਦਾ ਵੋਟ ਕਰਿਆ ਗਿਆ ਹਾਲਾਂਕਿ ਉਸ ਨੇ Option Prizing ਚੋਰੀ ਤੇ ਇਕ Paper ਪ੍ਰਕਾਸ਼ਿਤ ਕੀਤਾ ਸੀ ਅਤੇ ਉਹ ਇਸ ਵਿਸ਼ੇ ਨਾਲ ਮਾਸਲੇ ਮਾਮਲੇ ਵਿਚ ਉਹ ਆਰਾਮ ਮਹਿਸੂਸ ਕਰ ਰਹੀ ਸੀ ਵੈਲਜ਼ ਨੇ ਇਸ ਦੀ ਵਿਸ਼ੇਸ਼ਤਾ ਇਸ ਪਲਾਂ ਵਜੋਂ ਕੀਤੀ ਜਦੋਂ ਉਸ ਨੂੰ ਇਹਸਾਸ ਹੋਇਆ ਕੇ ਊਰੀਆਮੋਡਲ ਕੰਮ ਨਹੀਂ ਕਰ ਰਿਹਾ

PL kelecorniya ਦੇ ਸੈਨ ਪ੍ਰਾਂਤ ਵਿਖੇ ਸਥਿਤ ਹੈ ਇਹ Florida ਸੂਬੇ ਦੇ ਕਾਨੂੰਨਾਂ ਮੁਤਾਬਿਕ ਕੰਮ ਕਰਦੀ ਹੈ ਜਦ ਇਹ ਏਸ਼ਰੂ ਵਿਚ ਸਥਿਤ ਸੀ ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪ੍ਰਯੁਜਨਾਵਾ ਵਿਚ ਆਉਂਦੀ ਹੈ ਜਿਨ੍ਹਾਂ ਵਿਚ Vikipedia Dictionary Vikibooks Vikinews Vikimedia grammar Vikisource Vikispeech Vikivercity Vikipedia An ancoovatre ਅਤੇ Meta Viki ਸ਼ਾਮਿਲ ਹਨ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 ਗਿਮੀ ਵੈਲਜ਼ ਨੇ ਵੀਹ ਜੂਨ ਦੋ ਹਾਜ਼ਰ ਤਿਨ ਨੂੰ ਕੀਤਾ ਦੋ ਹਾਜ਼ਰ ਤਿਨ ਨੂੰ ਕੀਤਾ ਸੰਸਦੇਵ ਦੇ ਸ਼ਹਿਤਹਾਤ Vikipedia ਦੀ ਸ਼ੁਰੂਆਤ ਨਾਕੋਡੀਆ ਦੇ ਪੂਰਵ ਵਜੋਂ ਹੋਈ ਸੀ ਜੋਕੇ ਅਜਾਦ ਅੰਗਰੇਜ਼ੀ ਵਿਸ਼ਵਕੋਸ਼ ਦੀ ਪ੍ਰੋਉਜਨਾ ਦੀ ਪੀ ਆਰ ਜੇਰਲੇਖ ਮਾਹਿਰ ਜਦੋ ਲੇਖ ਮਾਹਿਰਾਂ ਦਵਾਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮਚੀ ਸੀ ਨਾਪੂਦੀਆਂ ਦੀ ਸ਼ੁਰੂਆਤ ਨੌ ਮਾਰਚ ਦੋ ਹਾਜ਼ਰ ਨੂੰ ਡੋਮਸ ਇੰਕ ਦੇ ਤਹਿਤ ਸ਼ੁਰੂ ਹੁਈ ਇਸ ਦੇ ਮੌਕੇ ਅਹੁਦੇਦਾਰ Vailz Gimi Vailz Gomin C. E. O ਸਨ ਲੇਰੀ ਸੇਗਰ ਇਸ ਦੇ ਪਰਮੋਖ ਸੰਪਾਦਕ ਸਨ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 ਦੇ Ok ਕਰਕੇ ਬਾਦ ਵਿਚ ਪੂਰੀ ਗੱਲ ਸੁਣੀ ਠੀਕ ਆ ਹਾਂ ਹਾਂ ਦਿੱਤਾ ਵੈਗਰ ਨੇ ਪਲੇਜ਼ਰ ਨੂੰ ਸ਼ੱਤ ਖੰਡ ਦੇਣ ਲਈ ਇਕ Authority Model ਬਾਰੇ ਬਾਰੇ

ਲੰਮ ਪਟਣ ਦਵਾਰਾ ਮਾਰਚ ਦੋ ਹਾਜ਼ਰ ਤਿਨ ਵਿਚ ਇਕ English Miling Kuchi ਵਿਚ ਇਕ ਪਦ ਤੋਂ ਤੈਆਰ ਕੀਤਾ ਗਿਆ ਸੀ ਫਿਰ ਤਿਨ ਮਹੀਨੇ ਬਾਦ ਵਿਕੀ ਦੇ ਅਧਾਰ ਚ ਦੂਜੇ Project Vectionary ਦੀ ਸ਼ੁਰਵਾਤ ਕੀਤੀ ਗਈ ਸੀ ਪਰਿਯੋਜਨਾਵਾਂ ਪਰਿਯੋਜਨਾਵਾਂ ਪਰਿਯੋਜਨਾਵਾਂ A. N. ਅੰਦੋਲਨ ਸੂਚੀ ਬਾਰੀ ਪੜ੍ਹੀਆਂ ਬਾਰੀ ਪੜੀਆਂ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 ਕੰਮ ਕਰਨ ਲਈ ਲੋਕਾਂ ਦੇ ਸਮੂਹਾਂ ਰਸਮੀ ਰਸਮੀ ਤੋਰ ਤੇ ਮਾਨਤਾ ਪ੍ਰਾਪਤ ਹੈ Vikimedia Foundation ਦੇ Trusties ਦੇ ਅੰਦੋਲਨ ਸਹਿਯੋਗੀਆਂ ਲਈ ਤਿਨ ਸਰਮ ਗਰਮ ਮਾਡਲ ਮੰਜੂਰ ਕੀਤੇ Chapratan Thematic ਸੰਸਥਾਵਾਂ ਅਤੇ User ਨੂੰ ਅੰਦੋਲਨ ਨਾਲ ਸੰਬੰਧਿਤ ਸੰਬੰਧਿਤ ਵੈਲਜ਼ ਨਾਲ ਸੰਬੰਧਿਤਏ ਮਾਡਲ Vikimedia ਅੰਦੋਲਨ ਵਿਚ ਖੇਤਰੀ Conference vਵਿਚ ਆਊਟ ਵਿਚ ਰਾਬਿਤ ਏ ਥਰੋਨ ਜਨ ਸੰਬੰਧ Public Policy Advocacy ਲੈਣ ਦੀ ਸਹੂਲੀਅਤ ਅਤੇ ਵਿਕੀ ਮਾਨਜ਼ ਮਨਾਯਤਾ

ਨੈਤਿਕ ਸੰਸਥਾ ਦੀ ਪਛਾਣ Foundation ਦੂਰ ਦਵਾਰ ਮੰਜੂਰ ਕੀਤੀ ਗਈ ਜਾਂਦੀ ਹੈ Foundation ਚਾਰ ਵਿਚ ਇਸ ਤਰਾਹ ਦੀ ਚੋਣ ਕੀਤੀ ਊਮੇਨਿਆ ਹਰ ਸਾਲ ਊਮੇਨਿਆ ਨਾਂ ਦੀ ਇਕ ਅੰਤਰ ਰਾਸ਼ਟਰੀ Conference ਆਯੋਜਿਤ ਹੁੰਦੀ ਹੈ ਊਮੇਨਿਆ ਵਿਚ ਸੰਸਥਾਵਾਂ ਅਤੇ ਪ੍ਰੋਜੈਕਟਾਂ ਤੇ ਪਾਠਕਾਂ ਦਾ ਜੀਵਨ ਮਾਰਗਦਰਸ਼ਨ ਤਾਂ ਕਰ ਸਕਦੇ ਹਨ, ਉਹਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਣ ਲਈ ਉਹਨਾਂ ਦਾ ਸਾਥ ਦਿੰਦੀਆਂ ਹਨ ਇਸ ਢੰਗ ਨਾਲ ਜਮਾਂ ਕੀਤੀਆਂ ਜਾਂਦੀਆਂ ਜਾਣੀਆਂ ਚਾਹੀਦੀਆਂ ਹਨ, ਉਹਨਾਂ ਦਾ ਉਮੀਦਵਾਰਾਂ ਨਾਲ ਪਹਿਲਾਂ ਤੋਂ ਪਹਿਲਾਂ ਫਾਰਮ ਦੀ ਲੋੜ ਵੀ ਪਵੇਗੀ, ਉਸ ਤੋਂ ਬਾਅਦ ਅਰਜੀ ਫਾਰਮ ਭਰਨਾ ਹੋਵੇਗਾ ਜੋ ਬਦਲੇ ਵਿੱਚ ਫ਼ੀਸ ਭੁਗਤਾਨ ਜੋੜ ਜਾਵੇਗਾ, ਉਮੀਦਵਾਰਾਂ ਨੂੰ ਪੰਦਰਾਂ ਜ਼ਿਲ੍ਹਿਆਂ ਦੀ

ਤਰਜੀਹੀ ਜ਼ਿਲ੍ਹੇ ਵਿੱਚ ਖਾਲੀ ਆਸਾਮੀਆਂ ਉਪਲਬਧਾਂ ਦੇ ਆਧਾਰ ਤੇ ਕੀਤੀ ਜਾਵੇਗੀ, ਪੰਜਾਬ ਸਰਕਾਰ ਦੀ ਹਦਾਇਤਾਂ ਨੂੰ

ਵੀ ਸਿੱਧੇ ਤੌਰ ਤੇ ਅਰਜੀ ਦੇਣ ਦਾ ਹੱਕ ਨਹੀਂ ਹੋਵੇਗਾ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਰਜੀਆਂ ਸਾਰੀਆਂ ਸਿੱਧੇ ਤੌਰ ਤੇ ਹੀ ਭਰੀਆਂ ਜਾਣਗੀਆਂ ਬਿਨੈਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਕੋਲ ਵਾਜ਼ਬ ਕਿਰਤੀ ਸਹੂਲਤਾਂ ਸਹੂਲਤਾਂ ਤੇ ਫ਼ੀਸ ਦੇ ਭੁਗਤਾਨ ਸਮੇਂ ਸਮੇਤ ਅਰਜੀਆਂ ਪ੍ਰਕਿਰਿਆਵਾਂ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾਵੇ ਜਾਵੇ। ਬਿਨੈਕਾਰਾਂ ਯਕੀਨੀ ਚਾਹੀ~ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੇ ਕੀਤੇ ਹੋਏ ਕੰਮ ਸਿੱਧੇ ਤੌਰ ਤੇ ਹੀ ਜਾਣ ਕੋਈ ਵੀ ਪਛਾਣ ਪੱਤਰ ਅਤੇ ਸਬੂਤ ਤੋਂ ਬਿਨਾਂ ਨਾ ਹੋਵੇ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ, ਆਪਣੀ duty ਕੰਮ ਹਵਾਵਾਂਦਾਰ ਤੇ ਜਿੱਥੇ ਜਿੱਥੇ ਕਿਤੇ ਵੀ ਜ਼ਰੂਰੀ ਹੁਨਰ ਹੋਵੇ ਉੱਥੇ ਸਭ ਤਰ੍ਹਾਂ ਦਾ ਜ਼ਰੂਰੀ ਹੋਣਾ ਚਾਹੀਦਾ ਹੈ। ਅਪਰਾਧਾਂ ਤੇ ਪੀੜ੍ਹਤਾਂ ਨੂੰ ਮਿਲਣਾ ਅਤੇ ਉਹਨਾਂ ਦੀ ਕਿਰਤਾਂ ਅਤੇ ਤਾਜ਼ਾ ਤਰੀਨ ਜਾਣਕਾਰੀ ਦੇਣਾ ਸਿਵਾਏ ਉਹਨਾਂ ਨੂੰ ਛੱਡ ਕੇ ਜੋ ਪੀੜ੍ਹਤਾਂ ਦੇ ਪਛਾਣ ਗੁਪਤ ਰੱਖੀ ਜਾਵੇ ਕੋਈ ਦਖ਼ਲ ਅੰਦਾਜ਼ੀ ਨਾ ਹੋਵੇੇ ਤੇ ਸਮੇਂ ਸਮੇਂ ਉਹਨਾਂ ਦੇ ਕੋਲ ਜਾਣਾ, ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੁੰਦਾ ਹੈ ਪੰਜਾਬ ਪੁਲਿਸ ਦਾ ਆਪਣਾ ਇੱਕ ਗੌਰਵ ਪੂਰਨ ਇਤਿਹਾਸ ਰਿਹਾ ਹੈ, ਇਸ ਦੀ ਇਸ ਵਿੱਚ ਕੋਈ ਹੋਵੇ ਕੋਈ ਹਾਂ ਜਿੰਨਾਂ ਨੇ ਜਿੰਨਾ ਨੇ ਆਪਣੇ ਤੋਂ ਜ਼ਿਆਦਾ ਆਪਣੇ ਫ਼ਰਜ਼ ਨੂੰ ਮਹੱਤਤਾ ਦਿੱਤੀ ਦਿੱਤੀ, ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਇੱਕ ਪ੍ਰਭਾਵਸ਼ਾਲੀ ਪੁਲਿਸ ਦੇ ਤੌਰ ਤੇ ਨਾਂ ਸੀ ਸੀ ਹੁਣ ਇਹ ਨਿੱਜੀ ਉਹਾਹਰਨਾਂ ਜੋ ਕਿ ਪੰਜਾਬ ਪੁਲਿਸ ਦੇ ਆਗੂਆਂ ਨੇ ਆਪਣੀ ਪ੍ਰੰਪਰਾ ਅਨੁਸਾਰ ਆਪਣੇ ਕੰਮ ਕਰਨ ਤੋਂ ਇੱਕ ਪੇਸ਼ਾਵਰ ਸਥਾਪਿਤ ਕੀਤੀਆਂ ਸੀ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਜਾ ਰਹੀਆਂ ਹਨ ਪੰਜਾਬ ਪੁਲਿਸ ਦੀ ਅਲੱਗ ਸੰਮ~ ਸੰਸਥਾ ਦੇ ਰੂਪ ਵਿੱਚ ਉਤਪਤੀ ਤੇ ਬਾਅਦ ਦੇ ਵਿਕਾਸ ਕਰਨ ਤੋਂ ਹੋਈ ਤੇ ਅੰਗਰੇਜ਼ੀ ਹਕੂਮਤ ਦੇ ਪੰਜਾਬ ਨੂੰ ਇਕੱਠਾ ਕਰਨ ਦੇ ਕਾਰਨ ਹੋਈ, ਆਪਣੇ ਵਜ਼ੂਦ ਵਿੱਚ ਆਉਣ ਦੇ ਡੇਢ ਸੌ ਸਾਲਾਂ ਵਿੱਚ

ਪੁਲਿਸ ਸਾਹਮਣੇ ਹਮੇਸ਼ਾ ਹੀ ਇੱਕ ਵੱਡੀ ਚੁਣੌਤੀ ਰਹੀ, ਖ਼ਾਸਕਰ ਉਦੋਂ ਜਦ ਤੱਕ ਵਿਦੇਸ਼ ਵਿੱਚ ਲਾਗੂ ਨਹੀਂ ਹੋਇਆ, ਇਸ ਨੇ ਅਠਾਰਾਂ ਸੌ ਅਠਾਰਾਂ ਸੌ ਨੜ੍ਹਿਨਵੇਂ ਤੋਂ ਲੈ ਕੇ ਪੁਲਿਸ ਪੰਜਾਬ ਨੂੰ ਸਮਰਥਾ ਦੇ ਰੂਪ ਵਿੱਚ ਸੰਸਥਾ ਦੇ ਰੂਪ ਵਿੱਚ ਪਛਾਣ ਮਿਲੀ, ਜਦੋਂ ਫ਼ੌਜ਼ੀ ਅਫ਼ਸਰਾਂ ਨੂੰ inspector general ਦੇ ਤੌਰ ਤੇ ਨਿਯੁਕਤ ਕ~ ਕਰਨਾ ਬੰਦ ਕਰ ਦਿੱਤਾ। ਹਾਲਾਂਕਿ ਅੰਗਰੇਜ਼ਾਂ ਵਿੱ~ ਵੱਲੋਂ ਉੱਨੀ ਸੌ ਦੋ ਵਿੱਚ ਭਾਰਤੀ ਪੁਲਿਸ ਕਮਿਸ਼ਨਰ ਦੇ ਤੌਰ ਤੇ ਇੱਕ ਗੰਭੀਰ ਕੋਸ਼ਿਸ਼ ਕੀਤੀ ਗਈ ਤਾਂ ਕਿ ਪੁਲਿਸ ਪ੍ਰਣਾਲੀ ਵਿੱਚ ਆ ਰਹੀ ਕਮੀ ਦਾ ਪਤਾ ਲਗਾਇਆ ਜਾ ਅਗਵਾਈ ਹੇਠ ਉੱਨੀ ਸੌ ਇਕਾਹਠ ਨੂੰ ਕਮਿਸ਼ਨਰ ਨਿਯੁਕਤ ਕੀਤਾ ਗਿਆ, ਅਤੇ ਮਈ ਉੱਨੀ ਸੌ ਬਾਹਠ ਨੂੰ ਆਪਣੇ reporter ਪੇਸ਼ ਕੀਤੀ

ਨਿਰਦੇਸ਼ਕ ਹੇਠ ਪੰਜ ਕੇਂਦਰ ਅਤੇ ਬਿਹਤਰ ਮਨੁੱਖੀ ਸੰਸਥਾ ਵਿਕਾਸ ਯੋਜਨਾਵਾਂ ਸ਼ਾਮਿਲ ਹਨ ਉਦੋਂ ਤੋਂ ਲੈ ਕੇ ਪੁਲਿਸ ਬਲ ਨੇ ਹੁਣ ਤੱਕ ਕਰਨ ਕਰ ਲਿਆ ਹੈ ਚਾਹੇ ਉਹ ਭਾਰਤ ਦੇ ਅਤੇ ਪਾਕਿਸਤਾਨ ਦੀ ਵੰਡ ਸਮੇਂ ਲੱਖਾਂ ਲੋਕਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਦੀ ਹੋ~ ਹੋਵੇ ਜਾਂ ਘਟਨਾ ਜਾਂ ਹੋਵੇ ਚਾਹੇ ਉੱਨੀ ਸੌ ਪੰਦਰਾਂ ਦਹਾਕਿਆਂ ਵਿੱਚ ਡਾਕੂਆਂਂ ਤੇ ਨਾਲ ਗੱਲ ਹੋਵੇ ਭਾਵੇਂ ਉੱਨੀ ਸੌ ਨੱਬੇ ਤੇ ਉੱਨੀ ਸੌ ਸੱਤਰ ਦਹਾਕੇ ਵਿੱਚ ਤਬਦੀਲੀਆਂ ਤੇ ਹਿੰਸਾ ਉੱਤੇ ਕਾਬੂ ਪਾਉਣਾ ਹੋਵੇ ਪੰਜਾਬ ਪੁਲਿਸ ਇੱਕ ਜ~ ਜੇਤੂ ਦੇ ਤੌਰ ਤੇ ਅੱਗੇ ਆਈ ਹੈ, ਚਾਹੇ ਪਾਕਿਸਤਾਨ ਲੱਗਦਾ ਲੱਗਦਾ ਹੋਣ ਵਾਲਾ ਬਾਰਡਰ ਹੋਵੇ ਜਾਂ ਇਹ ਚੀਨ ਨਾਲ ਲੱਗਦਾ ਜੰਗਲੀ ਪਹਾੜੀਆਂ ਵਾਲਾ

ਸੀਮਾ ਨੂੰ ਸੁਰੱਖਿਆ ਬਲ ਦੇ ਵਿੱਚ ਨਹੀਂ ਲੈ ਲਿਆ ਉਹਨਾਂ ਨੇ ਬਹਾਦਰ ਉੱਤੇ ਉੱਨੀ ਸੌ ਪੈਂ~ ਕਾਹਠ ਤੋਂ ਪੈਹਠ ਤੱਕ ਵਿਦੇਸ਼ੀ ਦੁਸ਼ਮਣਾਂ ਦੇ ਨਾਲ ਉਹਨਾਂ ਵੱਲੋਂ ਉਗਲੀ ਜਾ ਉਗਲੀ ਜਾ ਰਹੀ ਆਕਰਮਤਾ ਦਾ ਡਟ ਕੇ ਸਾਹਮਣਾ ਕੀਤਾ। ਹੁਣ ਆਧੁਨਿਕ ਸੰ~ ਸੰਚਾਰ ਦੇ ਸਾਧਨਾਂ ਸੂਚਨਾ ਸੰਬੰਧੀ ਹੋਰ ਪ੍ਰਣਾਲੀ ਦੀ ਪੂਰੀ ਤਰ੍ਹਾਂ, ਵਿਗਿਆਨਕ ਲੈਬੋਰਟਰੀਆਂ ਤੇ ਜ਼ਿਆਦਾ ਜ਼ਿੰਮੇਵਾਰ ਹੋਣ ਵਾਲੇ ਉੱਚ ਮਾਮਲੇ ਪੰਜਾਬ ਪੁਲਿਸ ਦੇ ਵਿੱਚ ਹੀ ਹਨ ਪੰਜਾਬ ਪੁਲਿਸ ਵਿੱਚ ਕਮਾਂਡੋ ਨਾਲ ਉੱਨੀ ਸੌ ਉਣਾਸੀ ਵਿੱਚ ਹੋਂਦ ਵਿੱਚ ਆਈ ਰਾਜ ਵਿੱਚ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਇੱਕ ਬਿਹਤਰ ਸਿਖਿਅਤ ਬਿਹਤਰ ਸਥਾਪਨਾ ਕੀਤੀ ਗਈ ਸੀ ਅਗਸਤ ਉੱਨੀ ਸੌ ਅਠਾਸੀ ਸਥਾਪਨਾ ਦਾ ਮੁਢਲਾ ਉਦੇਸ਼ ਵਿੱਚ ਸਿੱਖਿਆ ਪ੍ਰਦਾਨ ਕਰਨਾ ਕਰਕੇ ਤੇ ਕੰਮਜ਼ੋਰ ਤੱਕ ਨੂੰ ਬ~ ਤਾਕਤ ਨੂੰ ਬਦਲਣਾ ਸੀ ਇਸ ਬਟਾਲੀਅਨ ਦਾ headquarter ਪਟਿਆਲਾ ਸ਼ਹਿਰ ਦੇ ਵਿਖੇ ਹੈ ਇਹ ਪਟਿਆਲਾ ਚੰਡੀਗੜ੍ਹ ਸੜਕ ਤੇ ਪਟਿਆਲਾ ਦੇ ਸੱਤ ਕਿੱਲੋਮੀਟਰ ਦੂਰ ਤੇ ਸਥਿੱਤ ਹੈ, ਪੁਲਿਸ ਅਤੇ ਹਿਮਾਚਲ ਪ੍ਰਦੇਸ਼ armed ਪੁਲਿਸ ਵਿੱਚ ਮਿਲਾਇਆ ਗਿਆ ਵਿੱਚ ਮਿਲਾਇਆ ਗਈਆਂ ਪੰਜਾਬ ਵਿੱਚ ਸਿਰਫ਼ ਪੰਜ ਪੰਜਾਬ armed ਪੁਲਿਸ ਫੋਰਸ ਉੱਨੀ ਸੌ ਅਠਾਸੀ ਵਿੱਚ ਵੀ ਪੰਜਾਬ ਦੇ armed ਪੁਲਿਸ ਬਟਾਲੀਆਂ ਬਣਾਈਆਂ ਗਈਆਂ ਸਿਖਲਾਈ ਪ੍ਰਾਪਤ ਤੋਂ ਪਹਿਲਾਂ ਪਹਿਲਾਂ ਕਮਾਂਡੋ ਬਟਾਲੀਅਨ ਦੇ ਤੌਰ ਤੇ ਨਾਮਜ਼ਦ ਬਾਅਦ ਵਿੱਚ ਚਾਰ ਹੋਰ ਅਮ ਕਮਾਂਡੋ ਬਟਾਲੀਅਨ ਦੇ ਉੱਨੀ ਸੌ ਤਰਾਨਵੇਂ ਵਿੱਚ ਕੀਤੀਆਂ ਗਈਆਂ ਦੋ ਹਜ਼ਾਰ ਪੰਜ ਵਿੱਚ ਦੋ ਹੋਰ ਖੜੀਆਂ ਕੀਤੀਆਂ ਗਈਆਂ, ਇਸ ਤੇ armed ਪੁਲਿਸ ਦੋ ਬਟਾਲੀਆਂ ਹਨ ਕੋਠੀ ਸੰਗਰੂਰ ਸ਼ਹਿਰ ਤੋਂ ਛੇ ਕਿੱਲੋਮੀਟਰ ਦੀ ਦੂਰੀ ਤੇ ਸੰਗਰੂਰ ਦੂਰੀ ਮੁਕਤਸਰ ਅਤੇ ਮੌਜੂਦਾ ਤੇ ਢੰਗ ਨਾਲ ਤਿਆਰ ਕੀਤੀ ਗਈ ਹੈ ਇਸ ਕੋਠੀ ਵਿੱਚ ਰਾਜ ਭਵਨ ਨਿਰਮਾਣ ਸ਼ੈਲੀ ਵਿਲੱਖਣ ਤੇ ਸ਼ਾਨਦਾਰ ਬਣਤਰ ਹੈ ਇਸ ਕੋਠੀ ਬਹੁਤ ਹੀ ਜ਼ਿ~ ਜ਼ਿਆਦਾ ਸੋਹਣੀ ਤੇ ਬਹੁਤ ਹੀ ਜ਼ਿਆਦਾ ਖੇਤਰ ਵਿੱਚ ਫੈਲੀ ਹੋਈ ਹੈ ਸੂਚੀ ਆਪਣੇ ਅਸਥਾਈ headquarter ਪੰਜਾਬ ਸਰਕਾਰ ਨੇ ਗ੍ਰਹਿ ਮਾਮਲੇ ਪੰਦਰਾਂ ਦਿਸੰਬਰ ਉੱਨੀ ਸੌ ਇੰਡੀਆ reserve ਤੇ ਸਥਾਈ headquarter ਮੰਨਜ਼ੂਰੀ ਦਿੱਤੀ ਹੈ l ਜਲੰਧਰ ਪੰਜਾਬ armed ਪੁਲਿਸ ਨੇ ਜਵਾਨਾਂ ਦਾ headquarter headquarter ਹੈ, ਇਹ ਸੰਸਥਾ ਇੱਕੋ ਇੱਕ ਹੈ ਜਿੱਥੇ ਪੰਜਾਬ ਹਥਿਆਰਬੰਦ ਪੁਲਿਸ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਮਹੱਤਵਪੂਰਨ ਅਤੇ ਦਿੱਤੀਆਂ ਜਾਂਦੀਆਂ ਹਨ l ਹਨ ਸਭ ਤੋਂ ਵਿੱਚ ਰੱਖਿਆ ਜਾਂਦਾ ਹੈ ਜਵਾਨਾਂ ਨੇ ਪੁਲਿਸ ਪੇਸ਼ਾਵਰਤਾ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਹਾਕੀ ਵਾਲੀਵਾਲ, ਕਬੱਡੀ ਆਦਿ ਤੇ ਹੋਰ ਸਾਰੇ ਅੰਤਰ ਰਾਸ਼ਟਰੀ ਖਿਡਾਰੀ ਇਸ ਵਿੱਚ ਹੀ ਹਨ, ਇਹ ਕੈ~ ਇਹ ਕੈਂਪ ਇੱਕ ਵਿਸ਼ਾਲ ਖੇਤਰ ਵਿੱਚ ਹੈ ਤੇ ਰਿਹਾਇਸ ਖੇਤਰ ਰਿਹਾਇਸੀ ਖੇਡ ਮੈਦਾਨਾਂ ਸਿਖਲਾਈ ਉਪਕਰਨ ਹਸਪਤਾਲ ਹਸਪਤਾਲ ਦੇ ਖੇਤਰ ਵਿੱਚ ਆਪਣੀ ਆਪ ਵਿੱਚ ਸੰਪੂਰਨ ਹਨ ਬ੍ਰਿਟਿਸ਼ ਤੋਂ ਸਿਵਲ ਪੁਲਿਸ ਦੇ ਸਹਾਇਤਾ ਲਈ additional ਪੁਲਿਸ ਵਜੋਂ ਇੱਕ ਹਜ਼ਾਰ ਆਦਮੀਆਂ ਦੀ ਇੱਕ ਟੁੱਕੜੀ ਬਣਾਈ ਵੰਡ ਤੋਂ ਬਾਅਦ ਇਸ ਬਲ ਦਾ headquarter ਲਾਹੌਰ ਤੇ ਜਲੰਧਰ ਮੁੜ ਪੰਜਾਬ armed ਪੁਲਿਸ